ਤੇ ਦੋ ਵਿਅਕਤੀ ਵੀ ਖੜੇ ਆ ਇੱਕ ਟਰੱਕ ਡਰਾਈਵਰ ਵੀ ਆ ਇਥੇ ਦਾ ਮਾਹੌਲ ਵਧੀਆ ਆ।

ਤੇ ਬਹੁਤ ਹੀ ਵਧੀਆ ਇੱਥੇ ਦਾ ਮਾਹੌਲ ਆ ਵਾਤਾਵਰਨ ਵਧੀਆ ਸਾਫ ਸਫਾਈ ਵਾਲਾ ਆ ਤੁਸੀਂ ਇੱਥੇ ਵਿਜਿਟ ਕਰੋ।

ਇਸ ਫੋਟੋ ਵਿੱਚ ਜਿਹੜਾ ਤੁਸੀਂ ਵਿਊ ਦੇਖਣ ਦੇ ਹੈਗਾ ਕਾਰ ਬਾਜ਼ਾਰ ਦਾ ਇਥੇ ਡੈਂਟਿੰਗ ਪੇਂਟਿੰਗ ਕੀਤੀ ਜਾਂਦੀ ਹ ਜਿਵੇਂ ਕਿ ਗੱਡੀਆਂ ਦੀ।

ਇਸ ਫ਼ੋਟੋ ਵਿੱਚ ਤੁਸੀਂ ਦੇਖ ਸਕਦੇ ਆਂ ਜਿਹੜਾ ਵਿਊ ਨਜ਼ਰ ਆਉਣਦੇਆ ਇੱਕ ਕਲਾਸ ਦਾ ਵਿਊ ਨਜ਼ਰ ਆਂਦੇਆ ਯਾ।

ਤੁਸੀਂ ਦੇਖ ਸਕਦੇਆ ਵਈ ਕਲਾਸ ਦੇ ਅੰਦਰ ਜੇਹੜੇ ਸਟੂਡੈਂਟ ਬੈਠੇ ਬੋਏ ਆ ਮੁੰਡੇ ਕੁੜੀਆਂ ਬੈਠੇ ਹੋਏ ਆ ਤੇ ਏਹ ਪੜ੍ਹਾਈ ਕਰਦੇ ਹੋਏ ਨਜ਼ਰ ਆਂਦੇ ਪਏ ਆ।

ਦੇਖ ਸਕਦੇ ਆਂ ਸਟਡੀ ਕਰਦੇ ਪਏ ਆ ਪੇਪਰ ਵਗੈਰਾ ਚਲਦੇ ਪਏ ਆ ਤੇ ਇੱਥੇ ਦਾ ਮਾਹੌਲ ਵਧੀਆ ਏ ਆ।

ਇਸ ਪਿੱਚਰ ਵਿੱਚ ਤੁਸੀਂ ਦੇਖ ਸਕਦੇ ਆ ਜਿਹੜਾ ਵਿਊ ਨਜ਼ਰ ਆਣਡਿਆ ਪਹਾੜਾਂ ਦਾ ਵਿਊ ਨਜ਼ਰ ਆਣ ਡਿਆ ਕਿੰਨੇ ਹੀ ਸੋਹਣੇ ਪਹਾੜ ਆ ਤੇ ਕਿੰਨੇ ਹੀ ਜਿਆਦਾ ਆ ਹੈਨਾ ਵੀ ਦੇਖਣ ਨੂੰ ਬੜਾ ਵਧੀਆ--

ਇਹ ਫੋਟੋ ਵਿੱਚ ਤੁਹੀ ਦੇਖ ਸਕਦੇ ਆ ਨਾ ਜਿਹੜਾ ਵਿਊ ਨਜ਼ਰ ਆਣਦਿਆ ਹੈਗੈ ਇੱਕ ਪੈਟਰੋਲ ਪੰਪ ਦਾ।

ਇਸ ਪਿੱਚਰ ਵਿੱਚ ਤੁਸੀਂ ਦੇਖ ਸਕਦੇ ਹ ਜਿਹੜਾ ਵਿਊ ਨਜਰ ਆਉਂਦਾ ਇੱਕ ਪਾਰਕ ਦਾ ਵਿਊ ਨਜ਼ਰ ਆਉਂਦਾ ਦੇਖ ਸਕਦੇ ਆ ਪਾਰਕ ਦੇ ਅੰਦਰ ਝੂਲੇ ਵਗੈਰਾ ਲੱਗੇ ਆ ਪੀਂਗਾ ਪਈਆਂ ਹੋਈਆਂ ਆ।

ਇਸ ਪਿਚਰ ਵਿੱਚ ਤੁਸੀਂ ਦੇਖ ਸਕਦੇ ਆ ਜਿਹੜਾ ਵਿਊ ਨਜਰ ਆਣ ਦੇਆ ਵਿਊ ਹੈਗਾ ਕਰੈਸਟੋਰੈਂਟ ਦਾ ਤੇ ਦੇਖ ਸਕਦੇ ਰੈਸਟੋਰੈਂਟ ਬਹੁਤ ਹੀ ਵਧੀਆ ਆ।

ਇਹ ਤੇਲ ਭਰਨ ਆਈ ਹੋਈ ਆ ਬਾਕੀ ਇਥੇ ਦਾ ਮਾਹੌਲ ਵਧੀਆ ਸਾਫ ਸਫਾਈ ਵਾਲਾ ਆ ਇਥੇ ਵਿਸਿਟ ਕਰੋ ਤੇ ਗੱਡੀਆਂ ਚ ਤੇਲ ਪਾਓ ਹਰਿਆਲੀ ਵਾਲਾ ਵਾਤਾਵਰਣ ਆ।

ਔਰ ਵੀ ਬਹੁਤ ਸਾਰੀਆਂ ਕੰਟਰੀ ਆਂ ਜਿੱਥੇ ਤੁਸੀਂ ਸਮਾਨ ਭੇਜ ਸਕਦੇ ਆ ਤੇ ਦੇਖ ਸਕਦੇ ਆ ਡੀ_ਐਚ_ਐਲ ਕੰਪਨੀ ਆ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਜਿਹੜਾ ਵਿਊ ਨਜ਼ਰ ਆਉਂਦੇ ਆ ਵਿਊ ਇੱਕ ਰੈਸਟੋਰੈਂਟ ਦਾ ਨਜ਼ਰ ਆਂਦੇ ਆ ਦੇਖ ਸਕਦੇ ਆ ਜਿਹੜਾ ਟੇਬਲ ਲੱਗਾ ਹੋਇਆ।

ਇੱਥੇ ਦਾ ਫਾਸਟਫੂਡ ਬੜਾ ਵਧੀਆ ਹੈ ਖਾਣ ਚ ਵੀ ਸੁਆਦ ਆ ਤੁਸੀਂ ਇੱਥੇ ਵਿਜ਼ਿਟ ਕਰ ਸਕਦੇਆਂ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਉਂਦੇ ਆ ਤੁਸੀਂ ਦੇਖ ਸਕਦੇ ਹ ਇਕ ਢਾਬੇ ਦਾ ਵਿਊ ਨਜਰ ਆਣ ਦਿਆ ਤੇ ਢਾਬਾ ਹੈਗਾ ਵੈਸ਼ਨੋ ਢਾਬਾ ਇਥੇ ਤੁਹਾਨੂੰ ਜਿਹੜਾ--

ਨਾਰੀਅਲ ਦੇ ਪੇੜ ਲੱਗੇ ਆ ਦਰੱਖਤ ਵੀ ਲੱਗੇ ਆ ਇਹ ਮਾਹੌਲ ਵਧੀਆ ਇਹ ਘੁੰਮਣ ਵਾਲੀ ਜਗ੍ਹਾ ਐ।

ਤੇ ਬੜਾ ਹੀ ਵਧੀਆ ਤਰੀਕੇ ਦਾ ਇਥੇ ਟਰੀਟਮੈਂਟ ਹੁੰਦਾ ਏ ਆ ਡਾਕਟਰ ਵੀ ਬਹੁਤ ਵਧੀਆ ਸਟਾਫ ਵੀ ਵਧੀਆ ਤੇ ਇਹ ਹਸਪਤਾਲ ਏ ਆ ਕਪੂਰਥਲਾ 'ਚ ਜਰੂਰ ਵਿਜਿਟ ਕਰੋ।

ਤੇ ਇੱਥੇ ਤੁਸੀ ਵਿਜ਼ਿਟ ਕਰ ਸਕਦੇ ਹਾਂ ਤੇ ਏੱਥੋਂ ਤੁਹਾਨੂੰ ਜੇਹੜਾ ਹੈ ਸਿੱਖੰਨ ਨੂੰ ਮਿਲੇਗਾ ਆਈਲੇਟਸ ।